ਮੈਂ ਕਿਹਾ ਮਾਫ਼ ਕਰ। ਕਹਿੰਦੀ ਨਹੀਂ, ਕਹਿੰਦੀ ਹੁਣ ਨਹੀਂ ਮਾਫ਼ੀ ਮਿਲੂ। ਮੈਂ ਕਿਹਾ ਤੂੰ ਨਾ ਰੱਖ ਮੇਰੇ ਨਾਲ। ਦਿਲੋਂ ਤਾਂ ਮਾਫ਼ ਕਰਦੇ ਇੱਕ ਵਾਰੀ। ਮੈਨੂੰ ਆਏ ਹੋਜੂਗਾ ਮੈਂ ਜ਼ਿੰਦਗੀ ਚ ਕੁਛ ਕਮਾ ਲਿਆ। ਪਤਾ ਲੱਗ ਗਿਆ ਮੈਨੂੰ। ਕੁੜੀ ਨੂੰ ਧੋਖਾ ਦੇਣਾ ਕਿਡੀ ਗੱਲ ਏ। ਕਹਿੰਦੀ ਨਹੀਂ, ਮੈਂ ਮਾਫ ਈ ਨਹੀਂ ਕਰ ਸਕਦੀ ਥੋਨੂੰ। ਮੈਂ ਕਿਹਾ ਯਾਰ ਮਾਫ ਤਾਂ ਕਰ ਦੇ। ਆਏ ਤਾਂ ਨਾ ਕਰ ਮੇਰੇ ਨਾਲ। ਕਹਿੰਦੀ ਨਹੀਂ ਕਰ ਸਕਦੀ ਮਾਫ਼ ਥੋਨੂੰ ਮੈਂ ਫਿਰ ਮੈਂ ਤਿੰਨ-ਚਾਰ ਦਿਨ ਲਗਾਤਾਰ ਉਹਨੂੰ phone ਕਰਦਾ ਰਿਹਾ। ਕਰਦਾ ਰਿਹਾ, ਕਰਦਾ ਰਿਹਾ। ਕਹਿੰਦੀ ਚਲੋ ਕਰ ਤਿਆ ਮਾਫ, ਪਰ ਇੱਕ ਗੱਲ ਮੇਰੀ ਯਾਦ ਰੱਖੀਓ। ਕਿ ਕਿਸੀ ਕੁੜੀ ਨੂੰ ਧੋਖਾ ਨਾ ਦੇਈਓ। ਮੈਂ ਕਿਹਾ ਕੁੜੀ ਛੱਡ, ਅੱਜ ਤੋਂ ਬਾਅਦ ਕਿਸੀ ਨਾਲ ਕਰਦਾ ਈ ਨੀ। ਉਸ ਦਿਨ ਦਾ ਦਿਨ ਆ ਔਰ ਅੱਜ ਦਾ ਦਿਨ ਆ। ਕੁੜੀ ਜਿਹੜੀ ਨਵੀਂ ਆਲੀ ਆ ਨਾ, ਉਹ ਮੇਰੇ ਸਾਹਮਣੇ ਆਉਂਦੀ ਆਪਣੇ ਨਵੇਂ ਯਾਰ ਨਾਲ। ਉਹ ਮੇਰੇ ਅੱਖਾਂ ਚ ਅੱਖਾਂ ਪਾ ਕੇ ਦੇਖਦੀ ਆ, ਲੇਕਿਨ ਮੈਂ ਨੀ ਉਹਦੇ ਅੱਖਾਂ ਚ ਅੱਖਾਂ ਪਾ ਕੇ ਦੇਖਦਾ, ਉਹ ਮੇਰੀਆਂ ਅੱਖਾਂ ਚ ਗਿਰ ਚੁੱਕੀ ਆ। ਜਿਹਨੂੰ ਕਹਿੰਦੇ ਆ ਨਾ ਵੀ ਸੱਚ ਇਹ ਹੈ ਵੀ ਕੁੜੀ ਦੀ ਬਦਦੁਆ ਲਓ ਨਾ। ਜਿਹੜੀ ਕੁੜੀ ਦੀ ਬਦਦੁਆ ਲੱਗਦੀ ਆ ਨਾ ਉਹ ਬਹੁਤ ਮਾੜੀ ਚੀਜ ਆ। ਮੈਂ ਕਹਿ ਰਿਹਾ ਕੁੜੀ ਦੀ ਬਦਦੁਆ ਨਾ ਲਓ, ਬਚੇ ਰਹੋ।

ਲੇਕਿਨ ਜੋ ਮੇਰੇ ਨਾਲ ਹੋਇਆ ਨਾ, ਉਹ ਕਿਸੀ ਨਾਲ ਨੀ ਹੋਇਆ ਹੋਣਾ। ਮੈਂ ਤੋਨੂੰ ਸਿੱਧੀ ਗੱਲ ਦੱਸਾ। ਇੱਕ time ਤੇ ਸੱਤ-ਸੱਤ ਕੁੜੀਆਂ ਨਾਲ ਸੀਗੀਆਂ ਮੇਰੇ। ਅੱਜ ਦੇਖ ਲੋ ਕੱਲਾ ਮੈਂ। ਤੇ ਕੁੜੀ ਦੇਖਦੀ ਤੱਕ ਨੀ। ਇਹ ਉਸ ਕੁੜੀ ਦੀ ਬਦਦੁਆ ਆ। ਹੋਰ ਕੁਛ ਨੀ ਆ। ਜੇ ਉਹ ਕੁੜੀ ਮੈਨੂੰ ਬਦਦੁਆ ਨਾ ਦਿੰਦੀ ਤਾਂ ਅੱਜ ਮੇਰੇ ਕੋਲ ਵੀ ਹੁੰਦੀ ਕੋਈ ਨਾ ਕੋਈ। ਚਲੋ ਕੋਈ ਨੀ, ਹੁਣ ਤਾਂ ਮੈਂ ਹੋਇਆ। ਜੋ ਵੀ ਆ ਚਲੋ, ਜੋ ਰੱਬ ਨੇ ਲਿਖਿਆ ਕਿਸਮਤ ਚ, ਉਹੀ ਹੋਣਾ। ਅਸੀਂ ਬੋਲ ਮੂੰਹ ਨਾਲ ਕਹਿ ਦਿਉਗੇ ਵੀ ਆਹ ਹੋ ਜੇ, ਉਹ ਹੋ ਜੇ, ਉਹ ਨਹੀਂ ਹੋਣਾ। ਜੋ ਮਰਜੀ ਸੋਚ ਲਈਏ ਅਸੀਂ, ਉਹ ਨਹੀਂ ਹੋਣਾ। ਜੋ ਰੱਬ ਨੇ ਲਿਖਿਆ ਸਾਡੇ ਲਈ, ਉਹ ਹੀ ਹੋਣਾ। ਆ ਚੀਜ ਦੇਖੀ ਆ। ਭਾਵੇਂ ਜੋ ਮਰਜੀ ਸੋਚੀ ਜਾਇਏ, ਆ ਹੋਜੂਗਾ, ਉਹ ਹੋਜੂਗਾ, ਉਹ ਹੋਜੂਗਾ, ਕੁਝ ਨੀ ਹੋਣਾ। ਹੋਣਾ ਉਹੀ ਆ ਜੋ ਰੱਬ ਨੇ ਲਿਖਿਆ, ਸਿੱਧੀ ਗੱਲ ਦੱਸਾ। ਸਭ ਨਾਲ ਆਈ ਹੁੰਦਾ। ਕਿਸੀ-ਕਿਸੀ ਨਾਲ ਕੋਈ ਹੋਊ ਬੰਦਾ ਜਿਹੜਾ ਕਹੂਗਾ, ਮੇਰੇ ਨਾਲ ਆਹ ਨਹੀਂ ਹੋਇਆ, ਉਹ ਨਹੀਂ ਹੋਇਆ, ਸਭ ਨਾਲ ਆਈ ਹੁੰਦਾ। ਜੋ ਰੱਬ ਨੇ ਲਿਖਿਆ, ਜਿੱਥੇ ਲਿਖਿਆ ਦਾਣਾ ਪਾਣੀ, ਉੱਥੇ ਹੀ ਚੱਲਣਾ। ਆਪਾ ਕਹਿ ਦੇਗੂ ਨਾ ਸੁਪਨਿਆ ਦਾ ਮਹਿਲ ਪਾ ਦੇਈਏ ਨਾ। ਉਹੀ ਦੋ ਰੋਟੀਆਂ ਮਿਲੂਗੀਆਂ, ਜਿਹੜੀਆਂ ਕਿਸਮਤ ਚ ਲਿਖੀਆਂ। ਸਿਰਫ਼ ਹੋਰ ਥੋਨੂੰ ਕੁਛ ਨੀ ਮਿਲਣਾ।

ਕੁੱਛ ਨੀ ਹੋਇਆ ਹੋਰ ਸੁਣਾ ਹੋਰ ਕਿਆ ਸੁਣਾਵਾਂ ਮੈਂ? ਸੁਣ ਲੈ ਫੇਰ ਕੁਛ ਹੁਣ ਤੂੰ ਸੁਣਾ ਦੇ ਏਨੂੰ ਅਨੂ ਨੂੰ ਚੇਤਾ ਏ ਹੋਣਾ ਸੱਚ ਯਾਰ ਗੱਲਾਂ ਦਸਾਂ ਥੋਨੂੰ? ਦੱਸ? ਅਸੀਂ ਦੋਨੇ ਛੋਟੀਆਂ ਥੀਆਂ ਨਾ ਸਾਨੂੰ ਏਨਾ ਪਤਾ ਨੀ ਹੁੰਦਾ ਥਾ ਤਾਂ ਪਿੰਡ ਵਿੱਚ ਕਿਸੀ ਦੀ ਨਾ ਮੌਤ ਹੋ ਗਈ ਵੀ ਥੀ ਅਸੀਂ ਨਾ ਉੱਪਰ ਪਲਾਟ ਤਾ ਸਾਡਾ ਅਸੀਂ ਨਾ ਦੋਨੋ ਚੱਲੀਆ ਹੋਈਆਂ ਸਿਖਰ ਦੁਪਹਿਰਾ ਕਿਸੇ ਨੇ ਨਾ ਉਥੇਂ ਤੇ ਲਾਸ਼ ਲੈ ਕੇ ਗਏ ਹਨਾ ਖਿੱਲਾਂ ਗਿਰੀਆਂ ਵੀਆਂ ਤੀਆਂ ਅਸੀਂ ਦੋਨਾਂ ਨੇ ਖਾਦੀਆਂ ਤਾ ਖਾਦੀਆਂ ਅਸੀਂ ਹੱਥਾਂ ਚ ਭਰੀਆਂ, ਅਸੀਂ ਘਰੇ ਗਏ ਏਦੀ ਮਾਸੀ ਤੀਂ ਅਸੀਂ ਬੋਲਿਆ ਮਾਸੀ ਲੈ ਖਾ ਲੈ ਖਿੱਲਾਂ ਉਨੂੰ ਲਗਿਆ ਵੀ ਪਰਸ਼ਾਦ ਏ

ਸਾਰੇ ਖਹਿੰਦੇ ਕਿੱਥੇ ਤੇ ਮਿਲਿਆ ਪਰਸ਼ਾਦ, ਅਸੀਂ ਬੋਲੇ ਸੜਕ ਤੇ ਚੱਕਿਆ ਸਾਨੂੰ ਗਾਲ੍ਹਾਂ ਕਢਣ ਲਗ ਪਈ ਨਹੀਂ ਤੁਆਨੂੰ ਏਨਾ ਨੀ ਪਤਾ ਥੱਲੇ ਤੇ ਚੀਜਾਂ ਨੀ ਓ ਨੀ ਚੱਕਦੇ ਥਲ ਨਿੱਚੇ ਤੋਂ ਤੇ ਸਾਨੂੰ ਕਿਥੇ ਪਤਾ ਤਾ ਏਨਾ ਗੱਲਾਂ ਦਾ ਉਸ ਟਾਈਮ ਮਿੰਠੂ ਦੀਦੀ ਤੁਹਾਡੇ ਨਾਲੋਂ ਤਾਂ ਮੇਰਾ ਜੱਸੂ ਵੀ ਕੈੜਾ ਏ ਉਨੂੰ ਵੀ ਪਤਾ ਕਿ ਚੀਜ ਨੀਚੇ ਗਿਰ ਗਈ ਹਨਾ ਮੰਮਾ ਇਕ ਹੋਰ ਤੈਨੂੰ ਗੱਲ ਦਸਾਂ ਜਦ ਅਸੀਂ ਛੋਟੇ ਜੇ ਥੇ ਤਾਂ ਇਦਾਂ ਹੁੰਦਾ ਉਸ ਵੇਲੇ ਮਤਲਬ ਪਿੰਡ ਚ ਏਨਾ ਓਹੋ ਨੀ ਹੁੰਦਾ ਥਾ ਬੜਾ ਸੁਨਸਾਨ ਜਿਆ ਰੇਂਦਾ ਥਾ ਸਕੂਲ ਸਕੂਲ ਕੋਲ ਇਕ ਬੂਟਾ ਥਾ ਸੜਕ ਦੇ ਪਾਰ, ਚੇਤਾ ਤੈਨੂੰ?

ਨਹੀਂ ਜਾਦੂ-ਟੋਣਾ ਕਰਕੇ ਰੱਖਿਆ ਹੋਊਗਾ ਕਿਸੀ ਨੇ ਮੈਂ ਪਤਾ ਮੈਂ ਤਾ ਸ਼ਿਬੂ ਅਸੀਂ ਉਥੇ ਚਲੇ ਗਏ ਸੀ ਸ਼ਮਸ਼ਾਨ ਘਾਟ ਸਕੂਲ ਦਾ ਗੇਟ ਖੁਲਾ ਹੋਇਆ ਤਾ ਉਧਰੋਂ ਅਸੀਂ ਨਿਕਲ ਗਏ ਅਸੀਂ ਬੈਗ ਸਿਟਿਆ ਖਿਸਕ ਖਿਸਕ ਨਿਕਲ ਗਏ ਗੇਟ ਤੋਂ ਬਾਹਰ ਫੇਰ ਗਿਆ ਘਰ ਦਿਆਂ ਨੂੰ ਪਤਾ ਨੀ ਅਸੀਂ ਸ਼ਮਸ਼ਾਨ ਘਾਟ ਘੁੰਮ ਆਏ ਉਥੋਂ ਪਾਣੀ ਵੀ ਪੀ ਲਿਆ ਵਾ

ਤੂੰ ਹੋਰ ਦੇਖੀ ਸ਼ਮਸ਼ਾਨ ਘਾਟ ਤੋਂ ਜਿੱਦਾਂ ਈ ਮੈਂ ਬਾਹਰ ਨਿਕਲੀ ਅਸੀਂ ਦੇਖ ਦੂਖ ਕੇ ਆ ਗਏ ਜਿੱਦਾਂ ਬਾਹਰ ਨਿਕਲੀ ਉਦਾ ਈ ਓਥੇ ਮੇਰਾ ਮਾਮਾ ਮੈਨੂੰ ਦੇਖ ਕੇ ਮੇਰੇ ਚੰਡ ਮਾਰੀ ਖਿੱਚ ਕੇ ਕੇਂਦਾ ਤੁਸੀਂ ਸਿਖਰ ਦੁਪਹਿਰੇ ਕਿੱਥੇ ਘੁਮਿਆ ਕਰਦੀਆਂ

ਉਦਾ ਨਾਂ ਸੀ ਆਰਿਫ਼ ਯਰ ਅਸੀਂ ਓਦੇ ਘਰ ਚਲੇ ਗੇ ਓਥੇ ਨਾ ਉਨ੍ਹਾਂ ਦਾ ਮੰਜਾ ਪੁੱਠਾ ਕਰ ਕੇ ਬੰਨਿਆ ਹੋਇਆ ਪੀਂਘ ਵਾਂਗ ਮੰਜਾ ਪੁੱਠਾ ਕਰ ਕੇ ਬੰਨਿਆ ਹੋਇਆ

ਓ ਖਾਦਾ ਬੀਬੀ ਨੂੰ ਪਤਾ ਥਾ ਆਰਿਫ਼ ਕਿਦਾ ਨਾਂ ਆ ਆਰਿਫ਼ ਉਨ੍ਹਾਂ ਦੇ ਘਰ ਗਏ ਓਥੇ ਉਨ੍ਹਾਂ ਦੀ ਮੰਮੀ ਨੇ ਸਾਨੂੰ ਰੋਟੀ ਖਵਾਈ ਬੀਬੀ ਕੇਂਦੇ ਫਿਟੇ ਮੂੰਹ ਤੁਆਡਾ ਉਨ੍ਹਾਂ ਦੀ ਰੋਟੀ ਨੀ ਓ ਕਰਦੇ ਫੂਕ ਮਾਰ ਕੇ ਦਿੰਦੇ ਰੋਟੀ ਹਮ ਮਤਲਬ ਸਾਡੇ ਉਦਣ ਬੜੀ ਕੁੱਟ ਪਈ ਤੀ ਅਸੀਂ ਕਿਸੇ ਨੂੰ ਦਸਦੀਆਂ ਨੀ ਤੀਆ ਬੱਸ ਆਪ ਏ ਕਰ ਲੈਂਦੀਆਂ ਸੀ ਕੰਮ ਜੋ ਵੀ ਹੁੰਦਾ ਬਸ ਇਕ ਦੂਜੇ ਨੂੰ ਡਿਸਾਈਡ ਕਰਕੇ ਬਾਕੀ ਜੇ ਕੋਈ ਦੇਖ ਲਵੇ ਓ ਗੱਲ ਵੱਖਰੀ ਏ ਵੈਸੇ ਤਾਂ ਏਦਾਂ ਕਦੀ ਕੁਜ ਹੋਇਆ ਨੀ ਫਿਰ ਅਸੀਂ ਵਿਆਹ ਤਾ ਕਿਸੇ ਦਾ ਮਤਲਬ ਕੇ ਸਾਡੇ ਘਰ ਤੋਂ ਬਹੁਤ ਦੂਰ ਤਾ ਸ਼ਮਸ਼ਾਨ ਘਾਟ ਵੱਲ ਨੂੰ ਤੇ ਮੈਂ ਤੇ ਸ਼ਿਬੂ ਤਿਆਰ ਹੋ ਗੇ ਓ ਨੀ ਹੁੰਦੇ ਟਰੈਕ ਸੂਟ ਨਿਕਰਾਂ ਆਲੇ ਓ ਹੈ ਵੀ ਨਿਕੇ ਨਿਕੇ ਨੇ ਮੈਂ ਵੀ ਸ਼ਿਬੂ ਨੇ ਸ਼ਿਬੂ ਦਾ ਭਰਾ ਮੇਰਾ ਭਰਾ ਤੇਰਾ ਭਰਾ ਅਧਿਕਾ, ਅਧਿਕਾ ਦਾ ਭਰਾ ਅਸੀਂ ਸਾਰੀ ਮੰਡਲੀ ਇਕਠੀ ਹੋ ਕੇ ਦੋ ਮੁੰਡੇ ਹੋਰ ਜੇੜੇ ਸਾਡੇ ਨਾਲ ਸਕੂਲ ਚ ਪੜ੍ਹਦੇ ਤੇ ਛੋਟੇ ਹੁੰਦੇ ਈ ਸਾਰੇ ਇਕੱਠੇ ਹੋਏ

ਜੇੜੇ ਰਸਤੇ ਚ ਦੁਕਾਨ ਦੁਕਾਨਾਂ ਸੀਗੀਆਂ ਆਪਣੇ ਸਾਡਾ ਤਾਂ ਚਲਦਾ ਈ ਰੇਂਦਾ ਘਰ ਬਹੁਤ ਥੇ ਉਥੇ ਉਨਾਂ ਨੇ ਦਸਿਆ ਵੀ ਤੁਆਡੀਆਂ ਨੇ ਏਦਰ ਨੂੰ ਗਏ ਓਥੇ ਏਦੀ ਪੁੱਛਦੇ ਪੁੱਛਦੇ ਉਹ ਵਿਆਹ ਚ ਵੜ ਗੇ ਜਾ ਕੇ ਜਦੋ ਅਸੀਂ ਓਥੇ ਦੇਖੇ ਨਾ ਆਪਣੇ ਘਰਦੇ ਅਸੀਂ ਜਾ ਕੇ ਵੜ ਗਏ ਕੁਰਸੀਆਂ ਥੱਲੇ ਕਦੇ ਟੇਬਲ ਥੱਲੇ ਫੇਰ ਕਿਆ ਹੋਇਆ ਉਤੋਂ ਬਾਅਦ ਕੇਂਦੇ ਆਂ ਨਾ ਟਾਂਗੂ ਸੀ ਮੇਰੇ ਭਰਾ ਕੋਲ ਤੇ ਪਿੱਛੋਂ ਡੈਡੀ ਨੇ ਨਾ ਸਾਨੂੰ ਨਾ ਮੇਰੇ ਭਰਾ ਨੂੰ ਹੈਂ ਟਾਂਗੂ ਨਾ ਛਡਿਓ ਟਾਂਗੂ ਨੇ ਫਸਾ ਲੈਣਾ ਓ ਕੁਰਸੀਆਂ ਥੱਲੇ ਸੀ ਗਾ ਉਹ ਈ ਕੁਰਸੀ ਦੇ ਵਿਚ ਫਸਾ ਲਿਆ ਡੈਡੀ ਕੇਂਦਾ ਲੱਤਾਂ ਨੂੰ ਬਾਹਰ ਨੂੰ ਖਿੱਚ, ਉਹ ਤਾ ਢਾਂਗੂ ਈ ਨਾ ਛੱਡ ਘਰੇ ਗਏ ਤਾਂ ਸਵੇਰੇ ਸਕੂਲ ਗਏ ਨਾ ਅਸੀਂ ਅਗਲੇ ਦਿਨ ਸਾਰਿਆਂ ਦੇ ਮੂੰਹ ਸੁਜੇ ਪਏ ਉਂ ਕੁੱਟ ਪਈ ਗਈ ਵਿੱਚ ਏ ਸ਼ਿਬੂ ਹੋਣਾ ਦੇ ਸ਼ਿਬੂ ਦੇ ਪਾਪਾ ਨੇ ਬਹੁਤ ਕੁਟਿਆ ਆਹ ਕੇਂਦੇ ਬਿਨ ਦੱਸੇ, ਬਿਨ ਦੱਸੇ ਤੁਰ ਜਾਂਦੇ ਤੈਨੂੰ ਪਤਾ ਨੀ ਮੈਂ ਛੋਟੇ ਹੁੰਦੇ ਬਹੁਤ ਕੁੱਟ ਖਾਦੀ ਮੈਂ ਬਹੁਤ ਸ਼ਰਾਰਤੀ ਹੁੰਦੀ ਸੀਗੀ ਮੈਂ ਕਿਆ ਆਪਣਾ ਟਾਈਮ ਅਸੀਂ ਭੁੱਲ ਗੇ ਨਿਆਣਿਆ ਨੂੰ ਹੁਣ ਅਸੀਂ ਬੋਲਦੇ ਐ ਓਏ ਏਦਾਂ ਹਾਂ ਨਾ ਕਰੋ, ਓਏ ਨਾ ਕਰੋ, ਨਿਆਣਿਆ ਨੂੰ ਹੁਣ ਅਸੀਂ ਬੋਲਦੇ ਐ ਮੇਰੀ ਮੰਮੀ ਕੇਂਦੀ ਮੈਂ ਜੱਸ ਨੂੰ ਦੇਖਦੀ ਮੇਨੂ ਤੇਰੀ ਯਾਦ ਆਉਂਦੀ ਸੀਗੀ ਤੂੰ ਵੀ ਏਦੇ ਕਰਦੀ ਸੀ ਟੇਕੇ ਨੀ ਵਹਿੰਦੀ ਸੀਗੀ ਇਕ ਜਗ੍ਹਾ ਮੈਂ ਕਿਆ ਅੱਛਾ ਫਿਰ ਨਾ ਜਦ ਅਸੀਂ ਲੜਨਾ ਨਾ ਸੇਲੀਆਂ ਜਦ ਸੇਲੀਆਂ ਸੇਲੀਆਂ ਚ ਲੜਾਈ ਹੋ ਜਾਣੀ ਅਸੀਂ ਇਕ ਦੂਜੇ ਦੀ ਮੰਮੀਆਂ ਦੇ ਨਾਂ ਲੇਣੇ ਉਨੇ ਮੇਰੀ ਮੰਮੀ ਨੂੰ ਕਹਿਣਾ ਸ਼ਾਂਤੀ ਮੈਂ ਉਨੂੰ ਕਹਿਣਾ ਕਮਲਾ

ਇਹੀ ਕਹਿੰਦੇ ਜਦ ਨਿਆਣੇ ਲੜਦੇ ਨਾ ਉਦੋਂ ਏਦਾਂ ਈ ਹੁੰਦਾ ਇਕ ਦੂਜੇ ਦੀਆਂ ਮੰਮੀਆਂ ਦੇ ਨਾਮ ਲੈਣ ਵਾਲਾ ਉਦੇ ਪਤਾ ਘਰੇ ਰੇਤੇ ਦੇ ਢੇਰ ਹੁੰਦੇ ਲੱਗੇ ਰੇਤੇ ਦੇ ਢੇਰ ਪਰ ਚੜ ਚੜ ਕੇ ਇਕ ਦੂਜੇ ਤੇ ਬਸ ਜਦੋਂ ਹੁਣ ਦਸਦੀ ਏ ਨਾ ਵੀ ਅਸੀਂ ਛੋਟੇ ਹੁੰਦੇ ਏਦਾਂ ਏਦਾਂ ਕਰਦੇ ਸੀ ਓ ਵੀ ਹੱਸਦੀ ਏ ਵੀ ਇਕ ਦੂਜੇ ਦੀ ਮੰਮੀ ਦੇ ਨਾਂ ਲੈਂਦੇ ਤੇ ਹਮ ਹੋਰ ਸੁਣਾ ਮੇਰੀ ਮੁਕ ਗਈ ਕਹਾਣੀ ਨਹੀਂ ਤੂੰ ਸ਼ੁਰੂ ਕਰਦੇ ਹੁਣ ਦੂਜੀ

ਜਦ ਉਥੇ ਭੂਤ ਉਥੇ ਸ਼ਮਸ਼ਾਨ ਘਾਟ ਤੇ ਅਵਾਜਾਂ ਆਉਂਦੀਆਂ ਤੀਆਂ ਨਾ ਅੱਧੀ ਰਾਤੇ ਨੂੰ ਪਤਾ ਉਥੇ ਦੇ ਲੋਕ ਕੋਠੇ ਪਰ ਨੀ ਸੋਂਦੇ ਤਾਂ ਜਿਹੜੇ ਜੇੜੇ ਓਥੋਂ ਨਵੇਂ ਆਏ ਵੇ ਤੇ ਓ ਕੇਂਦੇ ਕੋਈ ਬੰਦਾ ਹੋਣਾ ਕੋਈ ਓ ਏ ਨਵੀਂ ਨਵੀਂ ਲਾਸ਼ ਹੋਣੀ ਕਿਸੇ ਦੀ ਲੋਕ ਅੰਦਰ ਨੂੰ ਨੱਠ ਗਏ ਉਸ ਟਾਈਮ ਤਾਂ ਲਗਵਾਏ ਵੇ ਤੇ ਓਹਨਾ ਨੇ ਮੈਨੂੰ ਤਾਂ ਡਰ ਲਗਦਾ ਤਾਂ ਏ ਉਸ ਟਾਈਮ ਤਾਂ ਕੁੱਛ ਵੀ ਨੀ ਹੁੰਦਾ ਥਾ ਦਰਵਾਜੇ ਵੀ ਨੀ ਥੇ ਉਨਾਂ ਦੇ ਘਰੇ ਤਾਂ

ਚੁੱਲ੍ਹਾ ਨੀ ਬਲਦਾ ਓਥੇ ਸਾਡੇ ਤਾ ਫਿਰ ਵੀ ਬਲ ਜਾਂਦੇ ਕਿ ਚੱਲ ਪਰੌਣੇ ਆਏ ਵੇ ਚਾਹ ਪਾਣੀ ਦੇਦੋ ਓਥੇ ਸਿਰਫ ਵਿਆਹ ਵਾਲੇ ਘਰ ਹੀ ਖਾਓ ਪੀਯੋ ਓਥੇਂ ਦੁਆ ਬੰਦਾ ਮਰ ਜਾਵੇ ਭਾਵੇਂ

ਤੀਵੀਆਂ ਵੀ ਓਥੇ ਸ਼ਰਾਬ ਪੀਂਦੀਆਂ

ਟਾਈਮ ਹੋਇਆ ਤਾ ਫੋਨ ਕੱਟ ਦਿਓ ਫੋਨ ਨੀ ਕੱਟ ਹੁੰਦਾ ਮੇਰਾ ਵੀ hello sadobe

hello ਹੂ ਕੀ ਹਾਲ ਹੈ

ਹਾਂ ਉਹ mummy ਕਹਿੰਦੇ ਕੇ ਨਾ ਥੋੜ੍ਹਾ ਜਿਹਾ ਸਫ਼ਾਈ ਕਰਦੇ guest ਨੇ ਆਉਣਾ

ਤੂੰ ਕਿਉਂ ਰੋਤਾ ਹੈ

guest ਨੇ ਆਉਣਾ

guest ਕੋਈ ਨਹੀਂ ਹੈ ਮੈਨੂੰ ਹਜੇ ਹੋਣੇ ਉਹਦਾ ਫੋਨ ਆ ਕੇ ਹਟਿਆ ਦਿਮਾਗ ਖਰਾਬ ਕੀਤਾ ਮੇਰਾ

ਹੈਗਾ ਇਕ

mummy ਨੇ ਜਿਹਦੇ ਨਾਲ ਮੇਰਾ ਪਹਿਲਾ ਵਿਆਹ ਕਰਵਾਉਣਾ ਸੀਗਾ ਨਾ ਉਹ ਆਉਂਡਆਂ ਆਪਣੀ mummy ਨਾਲ ਕਿਉਂ dady ਨਾ ਕਹਿਣ ਡਏ ਸੀ ਉਹਨੇ ਵੇਖਣ ਆਉਣਾ ਹੈ ਉਹਦੇ mummy daddy ਨੇ ਮੈਨੂੰ ਮਿਲਣ ਆਉਣਾ ਹੈ ਬਸ ਵੈਸੇ ਹੀ ਚੰਗਾ ਰਿਸ਼ਤਾ ਫਿਰ ਕਰ ਲਿਆ ਨਹੀਂ ਹਾਂ ਉਹ ਨਹੀਂ ਕੀਤੀ ਮੈਂ

ਉਹ ਉਹਦੀ mummy ਨੂੰ mummy ਨੇ ਭੈਣ ਬਣਾਇਆ ਨਾ

sister ਬਣਾਇਆ ਆਪ ਦੀ ਫੇਰ ਉਨ੍ਹਾਂ ਚੋਂ mummy ਦੀ help ਕਰਨ ਵਾਸਤੇ ਆਉਣਾ ਹੈ ਹੈ ਨਾਂ

ਇਹ ਉਹ ਬਾਂਦਰ ਜਿਹਾ ਕਹਿੰਦਾ ਮੈਂ ਤੈਨੂੰ ਮਿਲਣ ਦੇ ਲਈ ਆਉਣਾ ਹੈ ਮੈਂ ਕਿਹਾ ਤੂੰ ਨਾਲ ਕਿਉਂ ਆਉਣਾ ਹੈ ਤੂੰ ਘਰੇ ਰਹੇ ਹਾਂ ਤੂੰ ਆਉਣਾ ਕਹਿੰਦਾ ਨਹੀਂ ਮੈਂ ਆਉਣਾ ਹੈ ਮੈਂ ਕਲ ਘਰੇ ਨਹੀਂ ਹੋਣਾ ਕਲ ਕਿਥੇ ਚਲੇ ਜਾਣਾ ਫੇਰ

ਪ੍ਰੀਤ ਤੇਰੇ ਕੋਲ ਸੱਚ laptop ਹੈਗਾ ਨਾਂ wi-fi ਵੀਂ

ਮੇਰੀ ਗੱਲ ਸੁਣ wi-fi ਅਹ ਇੱਕ ਕੰਮ ਹੈ ਗਾਵਾਂ ਇੱਕ ਘੰਟੇ ਦਾ ਤਿੰਨ ਸੌ ਰੁਪਿਆ ਮਿਲੇਗਾ ਘਰੇ ਬਹਿ ਕੇ ਕਰ ਸਕਦੀ ਤੂੰ ਤਿੰਨ ਦਿਨਾਂ ਦੀ ਤੇਰੀ training ਲੱਗਣੀ ਹੈ ਹਾਂ ਜਿੰਨੇ ਘੰਟੇ ਕੰਮ ਕਰ ਲਵੇਗੀ ਉਹਨੇ ਪੈਸੇ ਉਹਦੇ ਵਿੱਚ ਵੀ ਇਹ ਹੈ ਤੂੰ ਉਹ ਉਹਦੇ ਵਿੱਚ voice recording ਆਉਣੀ ਹੈ ਠੀਕ ਹੈ voice recording

ਜਿਥੋਂ ਪੰਜਾਬੀ translation ਕੇ ਪੰਜਾਬੀ ਵਿੱਚ type ਕਰ ਦੇਣਾ ਓਥੇ line ਅੱਛਾ translate ਕਰਨਾ ਹੈ ਤੂੰ ਜਿੰਨਾਂ time ਕੰਮ ਕਰੇਗੀ ਇਕ ਘੰਟੇ ਦਾ ਤਿੰਨ ਸੌ ਰੁਪਿਆ ਜਿੰਨ੍ਹੇ ਘੰਟੇ ਲਗਾਏਗੀ ਤੂੰ

ਹੂ ਤੂੰ ਲੱਭ ਕੇ ਕਿਥੋਂ ਲੈ ਕੇ ਆਉਣਾ ਐਹੋ ਜਿਹੇ fix

ਤੂੰ ਲੱਭ ਕੇ ਕਿਥੋਂ ਲੈ ਕੇ ਆਉਣਾ ਐਹੋ ਜਿਹੇ ਮੇਰੀ ਗੱਲ ਹੋਈ ਸੀ ਨਾ ਉਪਰ ਤਾਂ ਕਰਕੇ ਕਹਿਣਾ ਪਿਆ ਕਰ ਲੈ ਤੂੰ ਕਮੀਨੀ ਤੇਰੇ ਕੋਲ laptop ਵੀ ਹੈ wi-fi ਤੇਰੇ ਕੋਲ ਹੈ ਘਰੇ ਤੂੰ ਰਹਿੰਨੀ ਐਂ

company ਚ ਗੱਲ ਹੋਈ ਸੀ

ਹੂ

ਚ ਕਿਤੇ sahib ਚ ਤੁਹਾਡੀ id ਬਣ ਜਾਣੀਆਂ ਅੱਗੇ ਵਧੀਆ ਚਲ ਜਾਣਾ ਗਾੜੀ ਕਰੀ ਜਾਈਂ ਪੈਸੇ ਤੂੰ ਮੇਰੇ ਕੋਲੋ ਲਾਈ ਜਾਈਂ ਪੈਸੇ ਤੇਰੇ ਤੋਂ ਮੰਗੀ ਹਾਂ ਤੇਰੇ ਪੈਸੇ ਮੇਰੇ account ਚ ਆਉਣਗੇ ਤੇ ਮੇਰੇ ਕੋਲੋ ਲਈ ਜਾਈਂ ਹਾਂ ਅਬ ਫਿਰ ਆਪ ਪਰ ਜਾਣਾ ਹੀ ਫੇਰ

ਫੇਰ ਫੇਰ ਤੂੰ ਅਡ ਦੇਣ ਜਾਣੇ ਆ ਤੂੰ ਕਰ ਦੇਣੇ ਹੀ ਕੀ ਮੇਰੇ ਤੋ ਤਾਂ ਉੱਡ ਜਾਣੇ ਮੈਂ ਤੈਨੂੰ ਦਈ ਜਾਉ ਚੱਲ ਮੈਂ ਦੇਖੂੰਗੀ ਫੇਰ ਮੈਂ

ਤੈਨੂੰ ਮੈਂ ਨਾ ਮੇਰੀ ਗੱਲ ਸੁਣ ਤੈਨੂੰ ਉਹ ਭੇਜ ਦਿਨਾ ਵਾਂ ਤੂੰ ਉਹਦੇ ਵਿੱਚੋਂ check ਕਰ ਲਵੀਂ ਕਰੀ ਤੈਨੂੰ youtube ਤੇ check ਕਰ ਲਵੀਂ ਤੈਨੂੰ ਇਕ ਉਹ ਭੇਜਦਾ ਵਾਂ link send ਕਰਾਂਗਾ ਠੀਕ ਆ ਕਿਵੇਂ ਕੰਮ ਕਰਨਾ ਆ ਉਹਨੂੰ ਪੂਰਾ ਦੇਖ ਲਵੀਂ ਹੋਵੇ ਉਹਨੂੰ ਸਮਝ ਲੈਣੀ ਹੋਵੇ ਕੰਮ ਕਰਨਾ ਆ ਉਹਦੀ ਤਿੰਨ ਦਿਨ ਦੀ training training ਵੀ ਲੱਗ ਜਾਵੇਗੀ three day ਦੀ ਫੇਰ ਤੇਰੀ app ਬਣ ਜਾਏਗੀ

ਮੈਂ ਵੀ ਆਪ ਖੁਦ ਮੈਂ ਵੀ laptop ਲੈ ਕੇ ਹੁਣ laptop ਲੈਣ ਲੱਗਾ ਵਾਂ ਮੈਂ ਆਪ ਖੁਦ ਕਰਿਆ ਕਰਨਾ ਠੀਕ ਆ ਹੂ ਘਰੇ ਬਹਿ ਕੇ ਕਰਿਆ ਕਰਾਂਗਾ ਮੈਂ ਵੀ ਫੇਰ ਤੂੰ

ਨਹੀਂ ਬੰਦੇ ਲਗਾ ਦਿਆ ਕਰੂੰ ਗਾਨਾ

ਬੰਦੇ ਲਾਹ ਦਿਆਂ ਕਰਾਂਗੇ ਭਰਾ ਨਾਲ ਜਾਇਆ ਕਰੇਗਾ ਆਪ ਵੀ ਜਾਇਆ ਕਰੂੰਗਾ ਕਦੀ ਕਦੀ

ਹਾਂ ਮੈਂ ਕਿਹੜਾ ਕੋਈ ਇਸਤਮਾਲ ਕਰਨੇ ਆਂ

ਮੈਂ ਕਿਹੜੇ ਇਸਤੇਮਾਲ ਕਰਨੇ ਆਂ ਲੈਆਂ ਉਧਾਰੇ ਦੇ ਦੇ ਵੀ ਨਾ ਤੂੰ ਮੈਨੂੰ

ਹੂ

ਕੰਮ ਕਰੇਂਗੀ ਕੰਮ ਕਰੇਂਗੀ ਪੰਜ ਘੰਟੇ ਵੀ ਲਾ ਗਏ ਦੋ ਹਜ਼ਾਰ ਰੁਪਈਆ ਇਕ ਦਿਨ ਦਾ ਹੂ ਇਕ ਘੰਟੇ ਦਾ ਤਿੰਨ ਸੌ ਹੈ ਇਕ ਘੰਟੇ ਦਾ ਤਿੰਨ ਸੌ ਕਿੰਨੇ ਬੰਦੇ ਫਿਰ ਪੰਜਾ ਘੰਟੇ ਦੇ

ਹੂ

ਦੇਖੂੰਗੀ time ਕੱਢ ਕੇ ਜਿਵੇਂ ਮੇਰਾ schedule ਹੋਰ tight ਹੋਣ ਵਾਲਾ ਹੈਨਾ

ਜਦੋਂ mama ਨੂ ਪਤਾ ਲੱਗ ਜਾਏਗਾ ਪੈਸੇ ਆਂਡਿਆਂ mama ਤੇਰੇ ਕੱਲੇ time ਕੱਢਨ ਡਹੇ ਨੇ ਤਿੰਨ ਇਹ ਗੱਲ ਹੋ ਗਈ ਉ ਕਿ ਮੈਂ ਹੁਣ pt ਵੀ join ਕਰਨੀਆਂ ਚਾਰ ਉੱਥੇ ਸਵੇਰੇ ਦੁਕਾਨ ਵੀ ਫੇਰ ਚਾਰ ਹਾਂ ਚਾਰ ਵਜੇ ਤੋਂ ਬਾਅਦ ਮੈਂ ਕਰ ਸਕਦੀ ਹਾਂ ਕੁਝ ਠੀਕ ਹੈ ਰੋਜ਼ ਦਾ daily ਦਾ ਤਿੰਨ ਚਾਰ ਚਾਰ ਪੰਜ ਘੰਟੇ ਤਾਂ ਲਾ ਹੀ ਸਕਦੇ ਹਾਂ ਦੋ ਸੂਬਾ ਲਗਾ ਲਾ ਤਿੰਨ ਬਾਅਦ ਵਿਚ ਲਗਾ ਲਵੀ ਕਮ ਸੇ ਕਮ ਲਗਾ ਲਿਆ ਕਰ